ਤੇ ਫੇਰ ਮੈਂ ਤਾਂ ਮਤਲਬ ਭੱਲੇ ਵਾਲਾ taste ਮੈਂ ਤਾਂ ਦੇ ਦਿੰਦੀ ਆ ਕੀ ਜਿਸ ਤਰ੍ਹਾਂ ਬੇਸਣ ਦੀ ਬਣਾ ਲੋ ਜਿਵੇਂ ਆਪਾਂ ਪਕੋੜੇ ਬਣਾਨੇ ਆ ਕਦੀ ਲਈ ਬੇਸਣ ਦੇ ਹਨਾ ਉਸ ਤਰ੍ਹਾਂ ਬੇਸਣ ਦੀ ਮੈਂ ਫੁਲਕੀਆ ਬਣਾ ਲੈਣੀ ਆ ਠੀਕ ਏ ਫ਼ਿਰ ਉਹ ਪਹਿਲਾਂ ਬੇਸਣ ਨੂੰ ਫੇਰ ਉਹ ਕਰਕੇ ਰੱਖ ਦੋ ਮਤਲਬ ਥੋੜਾ ਜਾ ਪਾਣੀ mix ਕਰਕੇ ਘੋਲ ਕੇ ਰੱਖ ਦੋ ਉਨੂੰ ਪੰਦਰਾ ਕ ਮਿੰਟ ਲਈ ਉਹਦੇ ਵਿੱਚ ਚੁਟਕੀ ਤੇ ਬਿਲਕੁਲ ਚੁਟਕੀ ਤੇ ਮਾਮੂਲੀ ਜੀ ਨਾ ਮਾਤਰਾ ਚ ਉਹ ਪਾਣਾ ਅਹ ਮੀਠਾ ਸੋਡਾ ਪਾ ਦੋ ਪੰਦਰਾਂ ਵੀਹ ਮਿੰਟ ਲਈ ਉਨੂੰ ਰੱਖ ਦੋ ਠੀਕ ਏ ਉਹ ਤੋਂ ਬਾਅਦ ਉਹਦੇ ਮਤਲਬ ਹਲਕੇ ਹਲਕੇ ਜੇ ਚਮਚ ਜੇ ਆਕਾਰ ਦੇ ਮਲਤਬ ਆਪਾਂ ਦੇ ਉਹਦੇ ਵਿੱਚ ਘੀ ਦੇ ਵਿੱਚ ਤਲ ਕੇ ਉਹਦੀਆਂ ਫੁਲਕੀਆਂ ਬਣਾ ਲੈਂਦੀ ਆ ਠੀਕ ਏ ਤੇ ਉਹਤੋਂ ਬਾਅਦ ਉਹ ਤੁਸੀਂ ਮਤਲਬ ਦਹੀ ਦੇ ਵਿੱਚ ਉਹਨੂੰ ਦਹੀ ਤਿਆਰ ਕਰ ਲੋ ਦਹੀ ਤੇ ਜਿਵੇਂ ਹੋਗਿਆ ਪਿਆਜ ਪਾ ਲੋ ਕੱਚਾ ਬਰੀਕ ਬਰੀਕ ਕੱਟ ਕਰਕੇ ਧਨੀਆ ਪਾ ਲੋ ਹਰੀ ਮਿਰਚ ਪਾ ਲੋ ਗਰਮ ਮਸਾਲਾ ਜੀਰਾ ਭੁੰਨ ਕੇ ਪਾ ਲੋ ਠੀਕ ਏ ਫੇਰ ਉਹਦੇ ਵਿੱਚ ਆਪਾਂ ਫੁਲਕੀਆਂ ਪਾ ਲੋ ਠੀਕ ਏ ਉਹਨੂੰ ਪੰਦਰਾਂ ਵੀਹ ਮਿੰਟ ਉਹਨੂੰ ਪਿਆ ਰਹਿਣ ਦੋ ਇਸ ਤਰ੍ਹਾਂ ਈ ਢੱਕ ਕੇ ਤਾਂ ਕੀ ਫੁਲਕੀਆਂ ਜਿਹੜੀਆਂ ਹੈਗੀਆ ਇੱਕ ਤਾਂ ਉਹ ਨਰਮ ਹੁੰਦੀਆਂ ਫੁਲਕੀਆਂ ਵੈਸੇ ਤਾਂ ਨਰਮ ਕਾਫੀ ਨਰਮ ਹੁੰਦੀਆਂ ਫੁਲਕੀਆਂ ਪਰ ਜਦ ਉਹਦੇ ਵਿੱਚ ਦਹੀ ਅਹ mix ਹੋ ਜਾਂਦਾ ਹੈਗਾ ਤਾਂ ਬਹੁਤ ਵਧੀਆ ਲੱਗਦੀਆਂ ਇੱਕ ਤਾਂ ਦਹੀ ਵੀ ਬਹੁਤ ਜਿਆਦਾ ਗਾੜਾ ਹੋ ਜਾਂਦਾ or ਫੁਲਕੀਆਂ ਬਹੁਤ tasty ਹੋ ਜਾਂਦੀਆਂ ਉਹਦੇ ਵਿੱਚ

ਹਾਂ ਤੁਸੀਂ ਬੇਸਣ ਉਹ ਕਰੋ ਬੇਸਣ ਦੀਆਂ ਫੁਲਕੀਆਂ ਬਣ ਕੇ ਖਾਉਬਹੁਤ ਵਧੀਆ ਬਣਦੀਆਂ ਮਤਲਬ ਉਹਨੂੰ ਥੋੜਾ ਜਾ ਅਹ ਅੱਛਾ ਜਾ touch ਦੇਣ ਲਈ ਤੁਸੀਂ ਉਹਦੇ ਵਿੱਚ ਜ਼ੀਰੇ ਦਾ ਤੜਕਾ ਵੀ ਲਗਾ ਸਕਦੇ ਆ ਹਲਕਾ ਜਾ ਜੀਰਾ ਪਾ ਕੇ ਉਹਦੇ ਚ ਹਲਕੀ ਜੀ ਲਾਲ ਮਿਰਚ ਜਿਹੜੀ ਕਸੂਰੀ ਮਿਰਚ ਉਹ ਹੁੰਦੀ ਏ ਮਤਲਬ ਕਸ਼ਮੀਰੀ ਮਿਰਚ ਹੁੰਦੀ ਹੈਗੀ ਏ ਤੇ ਉਹ ਵੀ ਪਾ ਸਕਦੇ ਓ ਉਸ ਚ ਹਲਕੇ ਜੇ ਮੀਰਚਾ ਵੀ ਪਾ ਸਕਦੇ ਓ ਕਸਤੂਰੀ ਮੇਥੀ ਜਿਹੜੀ ਹੁੰਦੀ ਏ ਹਲਕੀ ਜੀ ਉਹਦੇ ਚ ਨਾ ਮਾਤਰ ਜੇ ਪਾਣ ਲਈ ਤੇ ਪਾਉ ਉਹ ਵੀ ਬਹੁਤ ਵਧੀਆ ਬਣਦੀ ਏ ਅੱਛਾ ਕੀ ਬੀ ਦਹੀ ਭਲਿਆਂ ਦੀ ਜਗ੍ਹਾ ਦਹੀ ਫੁਲਕੀ

ਵੀ ਉਹ ਅੱਛੇ ਕਿਉਂਕਿ ਮਹਾਂ ਨਾ ਮੈਨੂੰ ਮਹਾਂ ਦੀ ਦਾਲ ਬਿਲਕੁਲ ਬੰਦ ਕਰੀ ਏ ਨਾ ਡਾਕਟਰ ਨੇ ਉਹਦੇ ਕਾਰਨ ਕਰਕੇ ਭਲਿਆ ਦੀ ਜਗ੍ਹਾ ਮੈਂ ਉਹ ਖਾ ਸਕਦੀ ਆ ਹਨਾ ਹਾਂ ਮਾਂ ਦੀ ਦਾਲ ਇਹ ਏ ਨਾ ਕੀ ਉਹ ਬੈ ਸਕਦੀ ਏ ਜਿਆਦਾ ਤੇ ਉਹ ਥੋੜਾ ਜਾ ਮਤਲਬ ਨਹੀਂ ਹਜਮ ਹੁੰਦੀ ਹੈਗੀ ਛੇਤੀ ਤੇ ਇਸ ਕਰਕੇ ਮੈਂ ਤਾਂ ਮਤਲਬ ਬਹੁਤ ਛੇਤੀ ਛੇਤੀ ਬਣਾ ਲੈਨੀ ਆ ਦਹੀ ਫੁਲਕੀ ਦਾ ਬਹੁਤ ਖੁਸ਼ ਹੋ ਕੇ ਖਾਨੇ ਏ ਸਾਰੇ ਘਰਦੇ ਹਾਂ ਮੈਂ ਤੇ ਮੈਂ ਫੇਰ ਮੈਂ ਤਾਂ ਉਹੀ ਬਣਾ ਲੈਨੀ ਹੁੰਨੀ ਆ ਕੋਈ ਨਾ ਤੂੰ ਬਣਾ ਕੇ ਦੇਖੀ ਜਦ ਬਣਾਏ ਗੀ ਕੋਈ ਗੱਲ ਨੀ ਤੂੰ phone ਕਰ ਲਈ ਮੈਂ ਤੈਨੂੰ ਸਾਰਾ ਦਸਾ ਗੀ ਇਹ ਜੀ ਤਾਂ ਕੋਈ ਗੱਲ ਨੀਂ ਹੈਗੀ ਵੀ

ਤਾਂ ਆਪਾਂ ਉਹਦੇ ਲਈ ਵੀ ਆਪਾਂ ਉਵੇਂ ਰਾਇਤਾ ਵਗੈਰਾ ਤਿਆਰ ਕਰਦੇ ਹੈਗੇ ਆ

ਠੀਕ ਏ ਜੀ ਹੋਰ ਦੀਦੀ ਬੱਚੇ ਠੀਕ ਏ ਭਾਜੀ ਠੀਕ ਏ

ਹੋਰ ਕੰਮ ਠੀਕ ਚੱਲਦਾ ਚਲੀ ਜਾਂਦਾ ਹੋਰ ਕੰਮ ਤਾਂ ਅੱਜਕਲ ਤੁਹਾਨੂੰ ਪਤਾ ਈ ਏ

ਕੋਈ ਗੱਲ ਨੀਂ ਜੇ ਮਤਲਬ ਕੁੱਝ ਖਾ ਤੂੰ ਪਾਲਕ ਵੀ ਬਣਾ ਕੇ ਖਾ ਬਹੁਤ ਵਧੀਆ ਸ਼ਰੀਰ ਲਈ ਵੀ ਕੋਈ ਗੱਲ ਨੀਂ ਇਹ ਜੀ ਬੀ ਜੇ ਤੈਨੂੰ ਕਿਸੇ ਚੀਜ ਦੀ ਲੋੜ ਹੋਈ ਕੋਈ ਗੱਲ ਨੀਂ ਮੈਨੂੰ ਦਸ ਦੀ ਮੈਂ ਤੈਨੂੰ ਜਦੀ ਦਸਦਾ ਗੀ

ਚਲੋ ਠੀਕ ਏ ਦੀਦੀ okay by

ਹੋ ਜੇ ਗੀ ਹੋ ਜਾਂਦੀ ਏ ਪਤਾ ਕੀ ਏ iron ਦੀ ਕਮੀ ਤੂੰ weak ਵੀ ਬਹੁਤ ਹੈਗੀ ਏ iron ਦੀ ਕੰਮੀ ਤਾਂ ਹੋਈ ਜਾਂਦੀ ਏ ਕੋਈ ਗੱਲ ਨੀਂ ਤੂੰ ਆਪਣਾ ਧਿਆਨ ਰੱਖ ਠੀਕ ਏ ok

hello

ਕੀ ਹਾਲ ਆ ਜੀ ਠੀਕ ਏ ਤੁਸੀਂ ਦੱਸੋ

ਹਾਂਜੀ ਹਾਂਜੀ ਪਹਿਚਾਣ ਲਿਆ ਸੀ number save ਆ ਤੁਹਾਡਾ ਅੱਛਾ ਜੀ ਪ੍ਰੀਤੀ ਮੈਂ ਥੋਨੂੰ ਨਾ ਇਸ ਲਈ call ਕੀਤਾ ਮੇਰੀ ਨਾ sister ਨੇ ਨਾ Canada ਜਾਣਾ study visa ਤੇ ਜੀ ਅਸੀਂ ਸੋਚ ਰਹੇ ਹਾਂ.

ਤੇ ਤੁਸੀਂ ਆਪਣੀ recently ਬੇਟੀ ਨੂੰ ਭੇਜਿਆ ਨਾ Canada

ਤੇ ਮੈਨੂੰ ਤੁਸੀਂ ਦੱਸੋਂਗੇ ਤੁਸੀਂ IELTS ਦਾ ਕੀ ਕੀਤਾ ਸੀ ਕਿਵੇਂ ਤੁਸੀਂ ਕਰਵਾਇਆ ਸੀਗਾ. ਹਾਂਜੀ ਵੈਸੇ ਤਾਂ ਪਟਿਆਲੇ ਚ ਬਹੁਤ ਅੱਛੇ ਨੇ institute ਹੈਗੇ ਨੇ IELTS ਦੇ ਪਰ ਅਸੀਂ

ਅੱਛਾ ਜੀ Sophia ਤੋਂ ਹਾਂਜੀ ਲੀਲਾ ਭਵਨ hm hm

ਤੇ ਕਿੰਨੇ ਮਹੀਨੇ ਚ ਕੋਰਸ

ਅੱਛਾ ਦੋ ਮਹੀਨਿਆ ਦੇ ਵਿੱਚ

ਹਾਂਜੀ ਦੇਖੋ ਪੜਨਾ ਆਪਣੇ ਬੱਚੇ ਤੇ depend ਏ. ਹਾਂਜੀ ਇਹ ਤਾਂ ਹੈ

ਮਤਲਬ ਦੱਸਿਆ ਤਾਂ ਹੋਣਾ ਕੀ ਹੋਰ ਵੀ institute best ਨੇ ਤਾਂ ਤੁਹਾਨੂੰ Sofia ਮੈਨੂੰ ਥੋੜੀ ਜੀ detail ਚ ਦਸੋਂਗੇ ਤੁਸੀਂ ਨਹੀਂ ਪਟਿਆਲੇ ਅੱਛੇ ਅੱਛੇ ਬਹੁਤ institute ਹੈਗਾ ਆ ਇੱਦਾਂ ਦੇਖੋ Sophia ਠੀਕ ਏ RSG institute ਏ ਅੱਛਾ ਜੀ

ਹਾਂਜੀ ਨਹੀ ਅਗਰ ਦੇਖੋ ਉਹ ਤਾਂ ਆਪਣੀ ਤਰਫ਼ ਤੋਂ ਕਰਵਾਉਂਦੇ ਆ ਪੜਨਾ ਆਪਣੇ ਬੱਚੇ ਨੇ ਈ ਏ. ਹਾਂਜੀ ਤੇ Canada ਥੋਡੇ ਬੱਚੇ ਨੇ ਹੁਣ ਪਹੁੰਚ ਗਿਆ ਬੱਚਾ ਥੋਡਾ

ਜਨਵਰੀ intake

ਅੱਛਾ

ਹਾਂ ਤੇ ਮਤਲਬ ਉਸ ਤਰਾਂ ਦਾ ਕਿਵੇਂ ਲੱਗਿਆ ਬੱਚੇ ਨੂੰ ਤੁਸੀਂ ਮੈਨੂੰ ਥੋੜਾ ਜਾ ਦੱਸੋ ਬੱਚੇ ਦਾ ਦਿਲ ਲੱਗ ਗਿਆ ਕਿਵੇਂ ਉੱਧਰ ਦਾ ਮਾਹੋਲ ਵੀ ਕੀ Canada ਵਧੀਆ ਕੀ ਕੋਈ ਹੋਰ country ਵਧੀਆ

ਬੱਚਾ ਕਹਿੰਦਾ ਵੀ ਉੱਥੇ ਪੰਜਾਬੀ ਬੱਚੇ ਬਹੁਤ ਸਾਰੀ

ਹਾਂਜੀ

travel ਬੱਚੇ ਨੂੰ ਬਸ

ਉਹ ਗਈ ਆ ਜੀ toronto ਚ ਅੱਛਾ toronto ਚ ਗਈ ਏ

hm hm

diploma ਲੈ ਕੇ ਗਏ ਆ ਜਾ ਕਿਵੇਂ ਗਏ ਨੇਗੇ

ਅੱਛਾ ਜੀ ਦੋ ਸਾਲ ਦਾ diploma ਹੀ ਮਿਲਦਾ ਆਪਾਂ ਨੂੰ okay

ਉਹ ਆਪਣੇ ਤੇ depend ਆ ਦੇਖੋ university ਵਿੱਚ ਮਿਲਦੇ ਲੈਣੇ ਓ ਕੇ

ਅੱਛਾ ਜੀ

ਅੱਛਾ ਦੋ ਦਿਨ ਕਲਾਸਾਂ

ਲੱਗਦਾ ਹੀ ਹੈ ਬੱਚਾ ਹੁਣ ਕਹੇਗਾ ਤਾਂ ਨਹੀਂ ਲਗਾਉਣਾ ਪੈਂਦਾ ਹਾਂ

ਇਹ ਤਾਂ ਹੈ ਪੜ੍ਹਾਈ ਕਰਕੇ ਬੱਚਾ ਅੱਗੇ ਜਿਆਦਾ ਵਧੀਆ ਵੱਧ ਜਾਂਦਾ ਨਾਂ ਬਾਹਰ

ਬੱਚੇ ਵੈਸੇ

ਠੀਕ ਆ ਅੱਗੇ PR ਮਿਲ ਜਾਂਦੀ ਆ ਨਾ ਹਾਂਜੀ ਤੇ ਦੋ ਸਾਲ work permit ਵਿੱਚ ਹੋ ਜਾਂਦਾ convert hm ਤੇ ਥੋਡਾ

ਬਾਈ ਤੇਈ ਲੱਖ ਦੇ ਕਰੀਬ ਲੱਗ ਗਿਆ ਅੱਛਾ

ਹਾਂਜੀ ਫੀਸ ਭਰਨੀ ਏ ਆਪਾਂ ਚਲੋ ਵਧੀਆ

ਹਾਂਜੀ ਹਾਂ ਬੱਚੇ

ਤੇ ਵੀ ਚਾਰ ਪੰਜ

ਇਹ ਤਾਂ ਹੈਗਾ ਜੀ ਇਹ ਤਾਂ ਇੱਕਦਮ ਜਾਂਦੇ set